ਨਾ ਹੀ ਕੋਈ ਓਹ ਅਦਿਆਤਮਕ ਸ਼ੇਤਰਾ ਵਿਚ ਦਰਜਾ ਰਖਦੇ ਸਨ, ਨਾ ਹੀ ਓਹ ਵਿਦਵਾਨ ਸਨ, ਓਹ ਤਾ ਆਪਣੇ ਜ਼ਮਾਨੇ ਦੇ ਪੁਰਖੇ, ਆਪਣੇ ਜ਼ਮਾਨੇ ਦੇ ਵਡੇਰੇ, ਆਪਣੇ ਜ਼ਮਾਨੇ ਦੇ ਲੋਗ ਸਨ ਓਹ ਕਿਸਾਨ ਸਨ, ਪਰ ਓਹ ਪਹਲਵਾਨ ਕਿਸਮ ਦੇ ਲੋਗ ਸਨ ਓਹਨਾ ਦਾ ਸ਼ਰੀਰ ਪੇਹ੍ਲ੍ਵਵਾਨ ਵਰਗਾ ਸੀ ਦੇਖਿਆ ਓਨਾ ਦਾ ਸ਼ਰੀਰ ਕਹੋ ਜੇਹਾ ਸੀ, ਸ਼ਰੀਰ ਮਾਦਾ ਜੇਹਾ ਸੀ ਲੇਖਕ ਕਾਫੀ ਪਤਲਾ ਸੀ ਇਸ ਕਰਕੇ ਪਿੰਡ ਦੇ ਲੋਗ ਲੇਖਕ ਨੂੰ ਕਾਲ੍ਸੀ ਪਹਲਵਾਨ ਕਹੰਦੇ ਸਨ, ਤੇ ਲੇਖਕ ਲਿਖਦੇ ਹਨ ਕੇ, ਉਸਨੇ ਆਪਣੇ ਦਾਦੇ ਨੂ, ਆਪਣੇ ਵਡੇਰਿਆਂ ਨੂੰ ਕਦੇ ਅਖੀ ਨੀ ਦੇਖਿਆ, ਸਿਰਫ ਓਨਾ ਦੀਆਂ ਕਹਾਣੀਆਂ ਹੀ ਸੁਨੀ ਸੁਨੀਆਂ ਹਨ l ਤੇ ਲੇਖਕ ਦੇ ਦਾਦੇ, ਲੇਖਕ ਦੇ ਵਡੇਰੇ ਚਾਰ ਭਰਾ ਸਨ ਕੀ ਕੀ ਨਾਂ ਸਨ ਓਨਾ ਦੇ, ਓਨਾ ਦੇ, ਓਨਾ ਦੇ ਨਾਂ ਸਨ, ਰਾਜ, ਭੁਨੂ ਤੇ ਉਸ ਤੋ ਬਾਅਦ ਸਾਨੂ ਲੇਖਕ ਦੇ ਵਡੇਰੇਆਂ ਦੇ ਕੁਛ ਕਿਸਸੇ ਦੱਸੇ ਹਨ ਤੇ ਹੋਇਆ ਕੀ? ਸਭਤੋ ਪਹਲਾ ਜਿਦਾਨ ਕਿ, ਇਕ ਵਾਰੀ ਸਾਡੇ ਪਿੰਡ ਵਾਲਿਆਂ ਨੇ, ਰਿਸ਼ਤੇਦਾਰੀ ਹੋਣ ਕਰਕੇ, ਬਾਬੇਆਂ ਨੂ, ਲੇਖਕ ਦੇ ਦਾਦੇਆਂ ਨੂ, ਵਡੇਰੇਆਂ ਨੂੰ, ਵਿਆਹ ਤੇ ਸਦੇਆ, ਤੇ ਗੁੜ ਦੇ ਪ੍ਰਸ਼ਾਦ ਦਾ ਕਾਫੀ ਵੱਡਾ ਕੜਾਹਾ ਬਨਾਇਆ ਗਿਆ

ਤੇ ਓਸ ਤੋ ਬਾਦ ਲੇਖਕ ਲਿਖਦੇ ਹਨ ਕਿ, ਜਦੋ ਮੇਰੇ ਵਰਗਾ ਥੋੜਾ ਖਾਨ ਵਾਲੇ ਆਏ, ਤਾਹੀਂ ਸਾਡੇ ਪਿੰਡ ਵਾਲਿਆਂ ਨਾਲ ਥੋੜਾ ਮੇਲ ਝੋਲ ਸ਼ੁਰੂ ਹੋਇਆ, ਤੇ ਓਸ ਤੋ ਬਾਅਦ ਸਾਨੂ ਦੂਜਾ ਕਿੱਸਾ ਦਸਿਆ ਗਿਆ ਤੇ ਹੋਇਆ ਕੀ ਕੀ, ਪੁਰਾਣੇ ਸਮੇ ਵਿਚ ਪਹਲਵਾਨ ਲੋਗ, ਦਿਗ ਵਿਜੇ ਚ੍ਨੱਡਾ ਲੈ ਕੇ, ਜਿਸਨੂ ਵਿਜੇ ਪਟਾਕਾ ਵੀ ਕੇਹਾ ਜਾਂਦੇ, ਓਹ ਪਿੰਡਾ ਵਿਚ ਜਾ ਕੇ ਚੰਡਾ ਗੜ੍ਹ ਦਿੰਦੇ ਸਨ, ਤੇ ਚੰਡਾ ਗੜ੍ਹਨ ਦਾ ਕੀ ਅਰਥ ਹੁੰਦਾ ਹੈ? ਇਸ ਦਾ ਅਰਥ ਹੁੰਦਾ ਹਸੀ ਕੀ ਜੇ ਕੋਈ ਪਿੰਡ ਵਿਚ ਪਹਲਵਾਨ ਹੈ ਤਾਂ ਸਾਡੇ ਨਾਲ ਖੁਲੇ ਨਹੀ ਤਾ ਉਸਨੁ ਪੱਕੀ ਰਸਮ ਪੱਕੀ ਰਸਮ ਹੁੰਦੀ ਹੈ, ਰਾਸ਼ਨ ਫੇਰ ਪਿੰਡ ਵਾਲਿਆਂ ਲਈ ਪਹਲਵਾਨ ਦਾ ਸਵਾਗਤ ਕਰਨਾ ਬੋਹੋਤ ਜਰੂਰੀ ਹੁੰਦੇ ਪਹਲਵਾਨ ਦੇ ਨਾਲ ਢੋਲ ਵਾਲੇ ਵੀ ਹੁੰਦੇ ਸੀ, ਪਹਲਵਾਨ ਦੇ ਚੇਲੇ ਵੀ ਹੁੰਦੇ ਸੀ, ਫੇਰ ਹੋਇਆ ਕੀ? ਇਕ ਵਾਰੀ ਅਤੇ ਪਿੰਡ ਦੇ ਚੌਧਰੀ ਪਹਲਵਾਨ ਚਾਰਾਂਸਿੰਘ ਨੇ ਪਹਲਵਾਨ ਦਾ ਸਵਾਗਤ ਕੀਤਾ ਤੇ ਪਹਲਵਾਨ ਨੂੰ ਬੋਹੋਤ ਹੰਕਾਰ ਸੀ ਕਿਸ ਗਲ ਦਾ ਹੰਕਾਰ ਸੀ? ਕੇ ਲੇਖਕ ਦਾ ਪਿੰਡ ਤਾ ਬੋਹੋਤ ਛੋਟਾ ਸੀ ਤੇ ਉਸ ਪਿੰਡ ਵਿਚ ਉਸਨੇ ਕਿਸੀ ਪਹਲਵਾਨ ਦਾ ਨਾਂ ਵੀ ਨੀ ਸੀ ਸੁਣਿਆ

ਬਦਾਮ ਦੇਣੇ ਸੀਗੇ, ਮੇਵੇ ਦੇਣੇ ਸੀਗੇ, ਤੇ ਗੁੜ ਤੇ ਖੰਡ ਵੀ ਦੇਣੀ ਸੀ ਤੇ ਉਸ ਸਮੇ ਬਿਆਸੀ A ਦਾ ਕਾਲ ਵੀ ਚਲ ਰਿਹਾ ਸੀ ਬਿਆਸੀ A ਦਾ ਕਾਲ ਦਾ ਕੀ ਅਰਥ ਹੈ ਕੀ, ਅਠਾਰਾ ਸੋ ਬਿਆਸੀ eighteen eighty two ਵਿਚ, ਪਿੰਡ ਵਿਚ, ਆਨੰ ਦੀ ਕਾਟ ਸੀ

ਦਿਨ ਚੜ੍ਹਦੇ ਨੂੰ, ਅਗਲੇ ਦਿਨ, ਸਾਰੀ ਗਲ ਨਜਿਠ ਲਵਾਂਗੇ, ਅਗਲੇ ਦਿਨ ਇਸ ਬਾਰੇ ਗਲ ਕਰਾਂਗੇ, ਤੇ ਉਸ ਤੋ ਬਾਅਦ ਕੀ ਹੋਇਆ, ਉਸ ਤੋ ਬਾਅਦ ਚੋਧਰੀ ਚਾਰਾਂ ਸਿੰਘ ਅਤੇ ਪੁੰਨੁ ਕੋਲ ਆਇਆ

ਤੇ ਇਸ ਕਰ ਕੇ ਚੋਧਰੀ ਨੇ ਪਿੰਡ ਨੂੰ, ਚੋਧਰੀ ਨੇ ਬਾਬੇ ਪੁੰਨੁ ਨੂੰ ਪਿੰਡ ਦੀ ਇਜ੍ਜ਼ਤ ਦਾ ਵਾਸਤਾ ਪਾਇਆ ਤੇ ਬਾਬੇ ਪੁੰਨੁ ਨੂੰ ਪਹਲਵਾਨ ਨਾਲ ਘੁਲਣ ਲਈ ਕੇਹਾ

ਮੋਠ ਬਾਜਰੇ ਦੀ ਰਜਵੀ ਖਿਚੜੀ ਹੈ, ਬੇਜ਼ਾਗਮਾਂਗਾ, ਤੇ ਚੌਧਰੀ ਚਰਨ ਸਿੰਘ ਨੇ, ਬਾਬੇ ਪੁੰਨੁ ਨੂੰ ਪਹਲਵਾਨ ਨਾਲ ਕੁਲਲਣ ਲਈ ਮਨਾਇਆ ਤੇ ਅਗਲੇ ਦਿਨ ਚੋਧਰੀ ਨੇ ਪਹਲਵਾਨ ਨੂੰ ਕੀ ਕੇਹਾ? ਤੇ ਅਗਲੇ ਦਿਨ ਚੋਧਰੀ ਨੇ ਪਹਲਵਾਨ ਨੂ ਕੇਹਾ ਕੀ, ਕੀ ਤੁਸੀਂ, ਅਸੀਂ ਪੱਕੀ ਰਸਮ ਤੁਹਾਨੂ ਨਹੀ ਦੇਵਾਂਗੇ ਕਿਓਂਕਿ ਪੱਕੀ ਰਸਮ ਦੇਣ ਦੀ ਥਾਂ ਤੁਹਾਡੇ ਨਾਲ ਕੋਈ ਦੋ ਦੋ ਹਥ ਕਰੇਗਾ ਕਿਓਂ ਕਰੇਗਾ?

ਤੇ ਕੁਸ਼ਤੀ ਵਾਲੇ ਦਿਨ ਪਹਲਵਾਨ ਨੂੰ ਦੇਖ ਕੇ ਸਾਰੇ ਲੋਗ ਹੈਰਾਨ ਸਨ ਕੀ ਇਸ ਨਾਲ ਕੋੰ ਘੁਲੇਗਾ ਪਹਲਵਾਨ ਦਾ ਸ਼ਰੀਰ ਨਾਗ ਵਾਂਗੂ ਲਿਸ਼ਕਦਾ ਸੀ ਲਿਸ਼ਕ ਕਿਓਂ ਰਿਹਾ ਸੀ ਪਹਲਵਾਨ ਦਾ ਸ਼ਰੀਰ? ਕਿਓਂਕਿ ਉਸਨੇ ਆਪਣੇ ਸ਼ਰੀਰ ਉਪਰ ਤੇਲ ਲਾਇਆ ਹੋਇਆ ਸੀ ਤੇ ਬਾਬਾ ਪੁੰਨੁ ਇਕ ਪਾਸੇ ਖੇਤ ਸੀ ਬੁੱਕਰ ਵਾਂਗ ਖੇਸ ਨੂ ਲਪੇਟ ਕੇ ਇਸ ਤਰਹ ਬੈਠਾ ਸੀ ਤੇ ਹੁਣ ਬਾਬੇ, ਬਾਬੇ ਪੁੰਨੁ ਦਾ ਪਿੰਡ ਆ ਬਾਬੇ ਪੁੰਨੁ ਦਾ ਸ਼ਰੀਰ ਖੁਰਦਰਾ ਸੀ ਕਿਓਂਕਿ ਉਸ ਵਿਚ ਤੇਲ ਨੀ ਸੀ ਨਵਾ ਪਰ ਪਹਲਵਾਨ ਦਾ ਸ਼ਰੀਰ ਆ, ਓਹ ਲਿਸ਼ਕ ਰਿਹਾ ਸੀ ਤੇ ਬਾਬੇ ਪੁੰਨੁ ਨੂੰ ਦੇਖ ਕੀ, ਪਹਲਵਾਨ ਕਾਫੀ ਤੇਜ਼ ਹਸਿਆ ਕੀ ਯਾਰ, ਮੇਰੇ ਨਾਲ ਲੜੋ, ਤੇ ਉਸਨੇ ਕਿਹਾ ਕੀ ਕਿਓਂ ਵਿਚਾਰੇ ਗਰੀਬ ਕਿਸਾਨ ਨੂੰ ਮਰਵਾਓੰ ਲੱਗੇ ਹੋ, ਕੀ ਪਹਲਵਾਨ ਨੂੰ ਕਦ੍ਡੋ ਕੀ ਮੈ ਓਹ ਪਹਲਵਾਨ ਨਾਲ ਦੋ ਦੋ ਹਥ ਕਰਾਂਗਾ ਬਾਬੇ ਪੁੰਨੁ ਨੇ ਕੀ ਕੇਹਾ? ਬਾਬੇ ਪੁੰਨੁ ਨੇ ਕੇਹਾ ਕੀ ਅਸੀਂ ਪਹਲਵਾਨ ਨੂੰ ਫੇਰ ਕਢਾਂਗੇ ਤੂੰ ਪੇਹ੍ਲਾਂ ਮੇਰੇ ਅਖਾਂ ਚ ਜੇਹੜਾ ਬੰਦੇ ਨਾਲ ਮੁਕਾਬਲਾ, ਪੇਹ੍ਲਾਂ ਤੁਸੀਂ ਪੇਹ੍ਲਾਂ ਮੇਰੇ ਨਾਲ ਇਹ ਮੁਕਾਬਲਾ ਕਰ੍ਲਿਓ ਉਸ ਤੋਂ ਬਾਦ ਅਸੀਂ ਪਹਲਵਾਨ ਨੂੰ ਕਢਾਂਗੇ ਤੇ ਫੇਰ ਕੀ ਹੋਇਆ? ਫੇਰ ਕੁਸ਼ਤੀ ਸ਼ੁਰੂ ਹੁੰਦੀ ਹੈ ਤੇ ਬਾਬੇ ਪੁੰਨੁ ਨੇ ਇਕ ਦੋ ਵਾਰ ਲੰਬੇ ਹਥ ਕੀਤੇ ਕੁਸ਼ਤੀ ਕੀਤੀ

ਤੇ ਬਾਬੇ ਪੁੰਨੁ ਨੇ ਕਿਹਾ ਕੀ ਅਸੀਂ ਤਾ ਹਲੇ, ਕੁੱਲੇ ਹੀ ਨਹੀ ਫੇਰ ਹੋਇਆ ਕੀ, ਓਹ ਪਹਲਵਾਨ ਨੂੰ ਘੇਰ ਕੇ ਅਖਾੜੇ ਵਿਚ, ਕੀ ਲੋ ਪਹਲਵਾਨ ਭੱਜ ਰਿਹਾ ਸੀਗਾ, ਤੇ ਲੋਗ ਪਹਲਵਾਨ ਨੂੰ ਘੇਰ ਕੇ ਅਖਾੜੇ ਵਿਚ ਪੁਜਣ ਤੇ ਤੇ ਪਹਲਵਾਨ ਭਜਨ ਦਾ ਰਾਹ ਲਬਬੇ, ਕੀ ਇਦਰ ਉਦਰ ਭਜਦਾ ਰਿਹਾ ਕਿਓਕਿ ਉਸਨੇ ਕੁਸ਼ਤੀ ਕਰਨੀ ਨਹੀ, ਤੇ end ਵਿਚ ਕੀ ਹੋਇਆ ਆਖਿਰ, ਪਹਲਵਾਨ ਆਪਣਾ ਰੂੰਗ ਨਾਲ, ਆਪਣਾ ਸਾਰਾ ਸਮਾਨ ਛੱਡ ਕੇ ਭੱਜ ਗਿਆ ਅਤੇ ਬਾਬੇ ਪੁੰਨੁ ਦੀ ਜੈ ਜੈ ਕਾਰ ਹੋਈ ਤੇ ਦੋਸਤੋ ਇਹ ਤੇ ਸੀਗਾ ਕਿੱਸਾ ਬੋਹੋਤ ਵਦੀਆ ਦੂਜਾ ਕਿੱਸਾ ਬਾਬੇ ਪੁੰਨੁ ਦਾ ਉਸ ਤੋਂ ਬਾਦ ਸਾਨੂ ਇਕ ਹੋਰ ਕਿੱਸਾ ਦਸਿਆ ਗਿਆ ਅਤੇ ਕੀ ਹੋਇਆ ਕੀ ਇਕ ਵਾਰ ਸ਼ੇਹਤੂਤ ਦਾ ਦਰਖਤ ਅਨੇਰੀ ਕਰ ਕੇ ਡਿੱਗ ਪਿਆ ਸੀ

ਤੇ ਉਸ ਤੋਂ ਬਾਦ ਕੀ ਹੋਇਆ? ਉਸ ਤੋਂ ਬਾਦ ਬਾਬੇ ਤੋਂ ਪੁਛਿਆ ਗਿਆ ਤੇ ਬਾਬੇ ਨੇ ਕੀ ਕੇਹਾ? ਬਾਬੇ ਨੇ ਕੇਹਾ ਕੀ ਉਸਨੁ ਖਿਚ ਕੇ ਘਰੇ ਲੈ ਜਾਓ, ਤੇ ਤੇ ਬਾਬੇ ਨੇ ਕੀ ਕੀਤਾ, ਬਾਬੇ ਨੇ ਸ਼ੇਹਤੂਤ ਦੇ ਦਰਖਤ ਤੋ ਹਿਲਾਇਆ ਹੈ, ਤੇ ਓਹ ਖਿਚ ਕੇ ਉਸਨੁ ਆਪਣੇ ਘਰੇ ਹੀ ਲੈ ਗਿਆ ਇਸ ਤੋ ਬਾਦ ਤੁਹਾਨੂ ਇਸ ਤਰਹ ਦਾ ਇਕ ਹੋਰ ਕਿੱਸਾ ਦਸਿਆ ਗਿਆ ਤੇ ਕੀ ਹੋਇਆ ਸੀਗਾ, ਇਕ ਵਾਰੀ ਬਾਬਾ ਦਾਸ, ਹਨੇਰੇ ਵਿਚ, ਜੰਗਲ ਵਿਚ, ਡੰਗਰਾਂ ਨੂੰ ਵਾਗ ਵਿਚ ਲਵਾਓੰ ਲਈ ਗਿਆ, ਤੇ ਓਥੇ ਨਾ ਇਕ ਕਿੱਕਰ ਦੀ ਗੇਲੀ ਕਿੱਕਰ ਦੀ ਬੋਹੋਤ ਹੀ ਵੱਡੀ ਲਕੜ ਪੀ ਸੀ ਤੇ ਕੀ ਤੇ ਓਸ ਸਮੇ ਕੀ ਹੁੰਦਾ ਸੀਗਾ ਕੀ, ਓਸ ਸਮੇ ਲਕੜ ਦੀ ਚੁਲਦੀ ਆ, ਓਹ ਆਮ ਮੰਨੀ ਜਾਂਦੀ ਸੀਗੀ, ਤੇ ਕੋਈ ਓਦਰ ਲਕੜ ਰਖ ਗਿਆ ਸੀਗਾ, ਕੀ ਜਦੋ ਸਾਡਾ ਦਾ ਲਗੇਗਾ, ਜਦੋ ਸਾਨੂ ਮੋਕਾ ਮਿਲੁਗਾ, ਅਸੀਂ ਉਸਨੁ ਲੈ ਜਾਵਾਂਗੇ, ਤੇ ਬਾਬੇ ਦਾਸ ਨੇ ਚੋਧਰੀ ਨੂ ਕੀ ਕੇਹਾ? ਤੇ ਬਾਬੇ ਦਾਸ ਨੇ ਚੋਧਰੀ ਨੂੰ ਕੇਹਾ ਕੀ, ਟਮ੍ਬਾ, ਟਮ੍ਬਾ ਦਾ ਅਰਥ ਹੁੰਦਾ ਹੈ ਕੀ ਛੋਟੀ ਜਿਹੀ ਲਕੜ ਹੈ, ਇਹ ਟਮ੍ਬਾ ਕਿਸਦਾ ਹੈ? ਛੋਟੀ ਜਿਹੀ ਲਕੜ ਕਿਸਦੀ ਆ? ਤੇ ਚੋਧਰੀ ਨੇ ਮਜ਼ਾਕ ਵਿਚ ਕਹਤਾ ਕੀ ਜੇਹੜਾ ਲੈ ਗਿਆ, ਓਸਦੀ ਆ ਪੇਹ੍ਲਾਂ ਤਾ ਬਾਬੇ ਨੇ ਮਜ਼ਾਕ ਕੀਤਾ ਕੀ ਵੱਡੀ ਲਕੜ, ਛੋਟੀ ਜਿਹੀ ਲਕੜ, ਟਮ੍ਬਾ ਕਹਤਾ, ਤੇ ਬਾਦ ਵਿਚ ਚੋਧਰੀ ਨੇ ਵੀ ਮਖੋਲ ਕੀਤਾ, ਜੋ ਰਹ ਗਿਆ ਉਸਦਾ ਤੇ ਉਸਤੋ ਬਾਦ ਕੀ ਹੋਇਆ? ਬਾਬੇ ਨੇ ਚੋਧਰੀ ਨੂ ਕੇਹਾ ਕੇ ਚੋਧਰੀ ਬੁਰਾ ਨਾ ਮਨੋ ਨਾ ਤੇ ਬਾਬੇ ਨੇ ਕੀ ਕੀਤਾ, ਆਪਣਾ ਮੋਢਾ ਹੇਠਾਂ ਕੀਤਾ, ਤੇ ਜੇਹੜਾ, ਜੇਹੜੀ ਲਕੜ ਪੀ ਸੀ ਕਿੱਕਰ ਤੇ ਗਿੱਲੀ ਪੀ ਸੀ, ਉਸਨੇ ਇਸ ਤਰਹ ਚੁਕ ਲੇਆ, ਤੇ ਓਹ ਆਪਣੇ ਨਾਲ ਆਪਣੇ ਘਰੇ ਹੀ ਲੈ ਗਿਆ ਤੇ ਉਸ ਲਕੜ ਦੀ ਕੀ? ਉਸ ਲਕੜ ਦੀ ਲੇਟਾਇਆ ਸ਼ਤੀਨ ਚੜ੍ਹਾਈ ਗਈ, ਜੇਹੜੀ ਛਤ ਵਿਚ ਲੇਟਾ ਕੇ ਚਢ਼ਾਨੇ ਆ ਤੇ ਓਹ ਅੱਸੀ ਨਬੇ ਸਾਲਾਂ ਬਾਦ ਕੀ ਹੋਇਆ ਅੱਸੀ ਨਬੇ ਸਾਲਾਂ ਬਾਦ, ਜਦੋ ਗਲ ਜੇਹੀ ਖਰਾਬ ਹੋ ਗਈ, ਉਸ ਵਿਚ ਦੀਮਕ ਵਗੇਰਾ ਲਾਗ ਗਿਆ, ਤਾ ਉਤਾਰਨ ਦਾ ਸਮਾਂ ਆ ਗਿਆ

ਤੇ ਕੀ ਹੋਇਆ ਕਿ ਇਕ ਵਾਰ ਤੇ ਚੱਦਰ ਵਿਚ ਪਾਨਾ ਤੇ ਉਸਨੁ ਕਹੰਦੇ ਹਨ ਕੇ ਜਵਾਰ ਦਾ ਚਿੱਟੇ, ਓਹ ਲੈ ਗਏ, ਤੇ ਜਦੋ ਘਰ ਜਾ ਕੇ ਦੇਖਿਆ, ਤਾ ਓਹ ਪੰਜ ਮਨ ਕਚੀ ਸੀ, ਤੇ ਇਕ ਮਨ ਹੁੰਦੇ ਚਾਲੀ ਕਿੱਲੋ, ਤੇ ਪੰਜ ਮਨ ਹੁੰਦੇ ਦੋ ਸੋ ਕਿੱਲੋ ਦੋ ਸੋ ਕਿੱਲੋ ਕਚੇ ਸੀ ਕਚੇ ਦਾ ਕੀ ਕਰਦਾ ਕੀ ਤੇ ਉਸ ਤੋ ਬਾਦ ਤੁਹਾਨੂ ਦੂਜੀ ਭੇਣ ਦਾ ਕਿੱਸਾ ਦਸਿਆ ਕੀ ਆਪਣੇ ਸਸ ਨੂ ਉਸਨੇ ਪੁਛੇਆ, ਕੀ ਅਮ੍ਮਾ ਜੀ ਇਹ ਮੁੰਡੇ ਕੀ ਕਰਦੇ ਪੈ ਨੇ, ਤੇ ਸਸ ਨੇ ਕੇਹਾ ਕੀ ਇਹ ਜੇਹੜੇ ਬੰਦੇ ਨੇ

ਮੈਂ ਜੋ ਕਰਨਾ ਓਹਨੇ ਕਰਨਾ।

ਉਹਦੇ ਹੱਥ ਵਿਚ ਅਹੀ ਕੀ ਕਹਿ ਸਕਦੇ ਅਸੀ ਤੇ ਕਹਿਨੇ ਬਈ ਨਾ ਪਵੇ ਹਵਾ ਹੁਵਾ ਵਗ ਪਏ।

ਹਾਂ।

ਕੋਈ ਨੀ ਕੋਈ ਨੀ

ਬੰਦਾ ਕੁਛ ਸੋਚਦਾ ਰੱਬ ਕੁਛ ਸੋਚਦਾ

ਸਹੀ ਗੱਲ ਨੀ ਮੈਂ ਹਾਂ ਹਾਂ

ਠੀਕ ਆ

ਉਦਾ ਹਸ ਠੀਕ ਆ ਉਹ ਕੀ ਲੈ ਜਾਣਾ ਦੁਨੀਆਂ ਤੋਂ।

ਜੇ ਕੁ ਕੂ ਭੈਣ ਭਰਾ ਹੱਸ ਕੇ ਤੇ ਕੂਬਾ ਤੇ। ਆਪ ਨਾ ਹੋਵੇਗਾ ਫਿਰ ਇੱਦਾਂ ਈ ਆ ਜੇ ਭੈਣ ਭਰਾਵਾਂ ਨਾ ਕਰਿਆ ਕਿਤੇ ਸਬਜੀ ਮਾਸਾ ਲ ਲੋ ਜੇ ਕਿਤੇ ਕੋਈ ਚੀਜ ਲੋੜ। ਹੁਣ ਉਥੇ ਕੀ ਕਰਨਾ ਤਿੰਨ ਭਰਾ ਨੂੰ ।

ਹਾਂ ਇਹ ਤੇ ਗੱਲ ਸਹੀ ਆ ਮਰਜੀ ਉਹ ਦੀ ਮਰਜੀ ਚਲੋ

ਹੁਣ ਤੇ ਨਾ ਉਹ ਗੱਲ ਇਹ ਦਿਲਾਂ ਨੂੰ ਧੱਕੇ ਦੇਣ ਵਾਲੀ ਹਾਨੀ ਮੋਹ ਪਿਆਰ ਦੁਨੀਆਂ ਦਾ ਅੱਜ ਕੱਲ

ਨਾ ਉਹ ਗੱਲਾਂ ਪਿਛਲੀਆਂ ਹੈਨੀ ਆ ਚੱਲ ਪਹਿਲੋ ਦੱਸ ਦਿੱਤਾਂ ਤੇ ਇੰਨਾ ਪਿਆਰ ਹੁੰਦਾ ਹੀ time ਉਹ ਨੀ ਨੀ ਲੀਲਾ ਉਹ ਮਾਈ ਬੰਟੀ ਨਾਲ ਤੇ ਬੜਾ ਰਿਹਾ ਨਾ ਮੇਰਾ ਉਹ

ਅਮ ਹੁਣ ਤਾਂ ਚ ਨਕੁੰਦੇ ਬੋਲਦੇ ਹੀ ਚਲੋ ਜੋ ਲੜੇ

ਮੋਹ ਹੈਨੀ ਉਹ ਹੁਣ ਆਹੋ ਹੈਨੀ ਪਿਹਲੀਆਂ ਵਾਲੀਆ ਗੱਲਾਂ ਹੈਨੀ ਆ ਨਾ ਪਿਹਲੀਆਂ ਨੀ

ਹੁਣ ਤਾਂ ਸਕੇ ਭੈਣ ਭਰਾ ਨੀ ਬੋਲਦੇ ਇਕ ਦੂਜੇ ਨਾਲ ਸਕੇ ਭੈਣ ਭਰਾ ਨੀ ਬੋਲਦੇ ਦੂਜੇ ਨੂੰ ਕੀ ਆਖਣਾ

ਖਸਮਨੋ ਖਾਣ ਜਾ ਕੇ ਖੜੇ ਹੋ ਕੇ ਆਹ ਸਹੀ ਗੱਲ ਈ ਤੇ ਕੀ ਆਖੇ ਬੰਦਾ ਤੇ ਕੀ ਨਾ ਆਖੇ ਆਹ ਚੱਲ ਕੋਈ ਨੀ ਨਹੀ ਬੋਲਦੇ ਤੇ ਨਹੀ ਸੀ ਚੱਲ ਉਹ ਆਪਣੇ ਉਨ੍ਹਾਂ ਆਪਣਾ ਖਾਣਾ ਜੀ ਤੂੰ ਆਪਣਾ ਖਾਣਾ ਮੈਂ ਆਪਣਾ ਖਾਣਾ

ਤੈਨੂੰ ਤੇ ਆਖਿਆ ਬਈ ਜੇ ਉਹ ਤੇ ਬੜੀ ਹੱਦ ਆ ਉਹ ਰਿਦਿਆ ਬਦੀ ਸਾਂਝ ਬੰਦੇ ਕੋਲ ਲੈ ਲਈਦਾ ਮਾਸਾ

ਉਹ ਰਿਦਿਆ ਪੱਕਾ ਕਹਿ ਕਹੀਦਾ ਆਹੋ ਸਬਜੀ ਮਾਸਾ ਦੇ ਦੋ ਆਹ ਰੋਟੀ ਇਕ ਅੱਧੀ ਦੇ ਦੋ ਹੋਰ ਉਥੇ ਕੀ ਮੰਗ ਲੈਣਾ ਕਿਹੇ ਕੋ ਆਹ ਉਦਨ ਮੈਨੂੰ ਭੁੱਖ ਲੱਗੀ ਤੇ ਮੈਂ ਆਖਿਆ ਬਈ ਰਮਨ ਕੋਈ ਰੋਟੀ ਹੇਗੀ ਤੇ ਦੇ ਦੇ ਤੇ ਤੂੰ ਮੈਨੂੰ ਚੇਚਾ ਪਕਾਗੀ ਐ ਬੁਹਤ

ਤੇ ਉਹ ਵੇਖ ਲਾ ਕਿੰਨੀ ਯੋਗ ਸਿਫਤ ਕੀਤੀ ਮੈਂ ਕਰੀ ਤੇ ਚੇਚਾ ਦੋ ਰੋਟੀਆ ਮੈਨੂੰ ਤਾਜ਼ੀਆਂ ਉਨ੍ਹਾਂ ਲਾ ਕੇ ਦਿੱਤੀਆਂ ਵਿਚਾਰੀ ਨੇ ਆਹ ਚਲ ਕੋਈ ਨੀ ਝਾਈ ਫਿਰ ਕੀ ਆ ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਆ ਤੇ ਬੰਦੇ ਆਖਾ ਅੱਖ ਵਿਚ ਕੱਢਿਆ ਹੋਵੇ ਤੇ ਉਹ ਵੀ ਯਾਦ ਰਹਿੰਦਾ ਉਹਨੂੰ ਤੰਦ ਤੇ ਮੇਰੇ

ਅਜੇ ਵੀ ਰੱਖੀ ਦੀ ਵਾ ਤੇ ਕਿਹੜਾ

ਕਰ ਓਹਦੇ

ਉਹ ਵੀ ਫਿਰ ਕਈ ਯਾਦ ਕਰਦਾ ਝਾਈ

ਤੇ ਓਹਨੇ ਹਸ ਕੇ ਇਨਾ ਹਸ ਕੇ ਬੁਲਾਉਣਾ ਅੱਖ ਓਹਦੀ

ਹਸ ਕੇ ਰਾਜ਼ੀ ਰਵੇ ਵਡੀ ਵਡੀ ਉਮਰ ਹੋਵੇ ਤੇਰੀ ਹਮ ਕਿਥੇ

ਜਿਹੜਾ ਰੱਖਣੀ ਆ ਉਹ ਰੱਖਣੀ ਪੈਂਦੀ ਆ ਉਦਾ ਕੋ ਪਵੇ ਨਾ ਪਵੇ ਪਰ ਮੈਂ ਨੇਕੀ ਨੀ ਕਦੀ ਦੁਹਰੋਂਦੀ ਹੁੰਦੀ ਜੇ ਕਿਹੇ ਨੇ

ਗ਼ਰੀਬੀ ਨੀ ਭੁਲਾਉਣੀ ਚਾਹੀਦੀ ਆਹ ਗ਼ਰੀਬੀ ਵੀ ਨੀ ਭੁਲਾਉਣੀ ਚਾਹੀਦੀ

time ਲਿਆਂਦਾ ਹੀ ਤੇ ਜੇ ਮੈਂ ਪਿਛਲੀਆਂ ਗੱਲਾਂ ਈ ਭੁਲਾ ਦਾ ਤਾ ਫਿਰ ਉਹ ਮਾੜੀ ਗੱਲ ਆ ਮੇਰੇ ਵਾਸਤੇ

ਹਰ ਇਕ ਗੱਲ ਬੰਦੇ ਨੂੰ ਯਾਦ ਰੱਖਣੀ ਚਾਹੀਦੀ ਇਨਾ ਵਕਤ ਕਟਿਆ ਈ ਗੱਲ ਨਾ ਕਰ ਹੋਰ ਹਾਂ ਗੱਲ ਨਾ ਕਰ ਮੈਂ ਗੱਲ ਨਾ ਕਰ ਕੁੜੀਆਂ ਨਾਲ ਆਹ ਨਹੀਂ ਨਹੀਂ ਤੁਹਾਡੇ ਨਾਲ ਕਰਨ ਦੀ ਮੈਂ ਮੈਨੂੰ ਆਉ ਜੇ ਕੋਈ ਆਵਾਜ਼ ਵਿਚ ਆਉਣ ਦਾਈ ਕੁੜੀਆਂ ਦੀ ਆਹੋ ਨਹੀਂ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨ ਦਾਈ ਆ ਆਹ ਮੈਂ ਕੁਛ ਗਲਤ ਨਾ ਹੋ ਜਾਵੇ ਇਨੀ ਮਿਹਨਤ ਕਰਨ ਦਿਆਂ ਗਰਮੀ ਦੇ ਵਿਚ

ਆਹ ਵੇਖ ਲੈ ਤੈਨੂੰ ਮੌਕੇ ਦੀਆ ਗੱਲਾਂ ਦੱਸਣੀਆਂ ਏ ਦੱਸਣੀਆਂਈ ਤੈਨੂੰ ਜਿੰਦਾ ਤੈਨੂੰ

ਕੀਤੇ ਇਨਾ ਵਖਤ ਹੁਣ ਕਟੀਆ ਵਾ ਆਹ ਇਨਾ ਵਡੀਆਂ ਨੂੰ ਪੁੱਛੀ ਜਿਹੜੇ ਇਨਾ ਨੂੰ ਪੁੱਛ ਕੇ ਵੇਖ ਲਈ ਤੈਨੂੰ ਉਦੋਂ ਵੀ ਬੜਾ ਉਹਨੂੰ ਵੀ ਬੜਾ ਉਹ ਆਂਦੀ

ਝਾਈ ਦੇ ਦੇ ਨੇ ਮੈਨੂੰ ਕਹਿਣਾ ਇਕ ਵਾਰੀ ਮੇਰੇ ਨਾਲ ਚਲਗੀ